ਚਲੋ ਠੀਕ ਹੈ ਸੋਂ ਜੋਂ ਕਰਲੋ Rest ਕਲ ਗੱਲ ਕਰਦੇ ਹਾਂ ਤੇ ਜਿਹੜੀ ਗੁਰਮਤਿ ਕਾਵਿ ਵਿੱਚੋਂ ਰਚਨਾ ਉਹ ਹੈ ਸੋ ਕਿਉਂ ਮੰਦਾ ਆਖੀਐ, ਤੇ ਸੌ ਕਿਉਂ ਮੰਦਾ ਆਖੀਐ ਦੇ ਵਿੱਚ first of all ਕਿ question ਕਿਹੜੇ ਕਿਹੜੇ ਬਣਨ ਬਣਨਗੇ ਉਹ ਅਸੀਂ ਦੇਖ ਲੈਂਦੇ ਹਾਂ। ਤੇ ਇਸ ਤਰ੍ਹਾਂ ਹੀ ਇਸ ਵਿੱਚ ਇਹ questions ਬਣ ਸਕਦਾ ਸੌ ਕਿਉਂ ਮੰਦਾ ਆਖੀਐ ਦਾ ਕੇਂਦਰੀ ਭਾਵ ਲਿਖੋ ਜਾਂ ਸੌ ਕਿਉਂ ਮੰਦਾ ਆਖੀਐ ਦੇ ਵਿਸ਼ੇ ਬਾਰੇ ਜਾਣਕਾਰੀ ਦਿਓ ਜਾਂ ਸਿਉਂ ਕਿਉਂ ਮੰਦਾ ਆਖੀਐ ਬਾਣੀ ਵਿੱਚ ਪ੍ਰਗਟਾਏ ਗਏ ਵਿਚਾਰਾਂ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਤੇ ਇਸ ਤਰ੍ਹਾਂ ਦੇ question ਆ ਸਕਦੇ ਨੇ ਜਾਂ ਫਿਰ ਇਹ ਵਾਲੇ questions ਵੀ ਆ ਸਕਦੇ ਨੇ ਵੀ ਸੌ ਕਿਉਂ ਮੰਦਾ ਆਖੀਐ ਦੇ ਆਧਾਰ ਤੇ ਦੱਸੋ ਕਿ ਇਸਤਰੀ ਨੂੰ ਮੰਦਾ ਜਾਂ ਬੁਰਾ ਭਲਾ ਕਿਉਂ ਨੀ ਕਹਿਣਾ ਚਾਹੀਦਾ। ਤੇ ਜਾਂ ਸੌ ਕਿਉਂ ਮੰਦਾ ਆਖੀਐ ਸ਼ਬਦ ਵਿੱਚ ਇਸਤਰੀ ਦੀ ਮਹਾਨਤਾ ਦੱਸੀ ਗਈ ਹੈ ਸੰਖੇਪ ਵਿੱਚ ਵਰਣਨ ਕਰੋ ਤੇ ਇੰਨਾ ਸਾਰਾ ਸਾਰਿਆਂ ਦਾ ਪ੍ਰਸ਼ਨ almost similar ਹੀ ਹੋਏਗੀ ਜੋ ਕਿ ਅਸੀਂ fifty six words ਵਿੱਚ ਹੈ ਉਹ ਲਿਖਣਾ ਹੈ ਲਿਖਣਾ ਹੈ। ਤੇ ਜੋ mark distribution ਪੁੱਛ ਰਹੇ ਨੇ ਉਹਨਾਂ ਵਾਸਤੇ ਇੱਕ ਅਲੱਗ ਤੋਂ video ਬਣਾਈ ਹੋਈ ਹੈ ਤੇ ਹੁਣ ਅਸੀਂ topic discuss ਕਰ ਰਹੇ ਹਾਂ ਤੇ ਇਸ ਵਿੱਚ ਅਸੀਂ ਕੀ ਲਿਖ ਸਕਦੇ ਹਾਂ ਅਸੀਂ answer ਵਿੱਚ ਕਿ ਇਸ ਵਿੱਚ ਅਹ ਤੇ ਸਭ ਤੋਂ ਪਹਿਲਾਂਂ ਅਸੀਂ ਲਿਖਣਾ ਸੌ ਕਿਉਂ ਮੰਦਾ ਆਖੀਐ ਬਾਣੀ

ਪ੍ਰਭੂ ਪ੍ਰਮਾਤਮਾ ਹੀ ਹੈ ਤੇ ਪਹਿਲਾਂ ਤੇ ਇਸ ਵਿੱਚ ਇਸਤਰੀ ਦੀ ਮਹਾਨਤਾ ਦੱਸੀ ਗਈ ਹੈ ਤੇ ਇਸ ਤੋਂ ਬਾਅਦ ਦੱਸਿਆ ਗਿਆ ਕਿ ਇਸਤਰੀ ਤੋਂ ਬਿਨਾਂ ਕੇਵਲ ਇੱਕ ਪ੍ਰਭੂ ਪ੍ਰਮਾਤਮਾ ਹੀ ਹੈ। ਤੇ ਇਹ ਤੇ ਸੀਗਾ ਵੀ four mark question ਤੇ ਇਸਦਾ answer ਤੇ ਇਹੀ ਪਾਠ ਦੀ summary ਵੀ ਹੈ ਕਿ ਇਸ ਵਿੱਚ ਇਹੀ ਪਾਠ ਦੀ ਵੀ ਮੈਂ ਇਹੀ ਰਚਨਾ ਦੀ summary ਵੀ ਹੈ। ਤੇ ਕਿੰਨੇ ਸ਼ਬਦਾਂ ਵਿੱਚ ਲਿਖਣਾ ਪੰਜਾਹ ਛੱਠ ਸ਼ਬਦਾਂ ਵਿੱਚ ਤੁਸੀਂ ਲਿਖ ਸਕਦੇ ਹੋ ਸੱਤ ਅੱਠ ਲਾਇਨਾਂ ਵਿੱਚ ਲਿਖ ਸਕਦੇ ਹੋ, ਤੇ ਇਹ ਤੇ ਹੋ ਗਏ four mark question ਤੇ ਹੁਣ ਅਸੀਂ ਕਰਾਂਗੇ one mark question, one mark question ਵਿੱਚ ਜਿਹੜਾ ਕਿ ਅਸੀਂ last two years ਦਾ trend ਦੇਖਿਆ ਕਿ ਲੇ ਕਿ ਤੁਹਾਨੂੰ writer ਦਾ ਨਾਂ, ਲੇਖਕ ਦਾ ਨਾਂ ਪਤਾ ਹੋਣਾ ਚਾਹੀਦਾ, ਜਿਵੇਂ ਸੌ ਕਿਉਂ ਮੰਦਾ ਆਖੀਐ ਬਾਣੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਤੇ ਇਹ ਤਾਂਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਅ ਤੇ second question ਆਉਂਦਾ ਕਿ writer ਦੇ ਬਾਰੇ ਲੇਖਕ ਦੇ ਬਾਰੇ ਕੁਛ extra questions ਜਿਵੇਂ ਉਹਨਾਂ ਦੇ personal details ਕਿ ਕਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ, ਕਦੋਂ ਜੋਤੀ ਜੋਤ ਸਮਾਏ ਤੇ ਇਸ type ਦੇ question ਆਉਂਦੇ ਹੈ ਆਉਂਦੇ ਹਨ ਜਾਂ ਨਹੀਂ, ਤੇ ਪਿੱਛਲੇ ਚਾਰ ਪੰਜ ਪਿੱਛਲੇ ਦੋ ਸਾਲਾਂ ਤੋਂ ਅਸੀਂ ਜਿਹੜਾ CBSE ਦਾ last time ਨਵੰਬਰ ਦਸੰਬਰ ਪੇਪਰ ਤੇ term one ਵਾਲਾ ਪੇਪਰ term two ਵਾਲਾ sample ਪੇਪਰ term two ਪੇਪਰ ਤੇ ਇਸ ਵਾਰ ਵੀ ਜਿਹੜਾ sample ਪੇਪਰ

ਜਿਹੜੇ important ਹੈਗੇ ਨੇ extremely important that we will do, all right ਤੇ ਸਲੋਨੀ ਜੀ ਪੁੱਛ ਰਹੇ ਨੇ we will do little bit of explanation then also the question answers but only the literature part ਠੀਕ ਹੈ ਤੇ first question ਬਹੁਤ important ਹੈ ਸੌ ਕਿਉਂ ਮੰਦਾ ਆਖੀਐ ਕਿਸਦੀ ਰਚਨਾ ਹੈ ਇਸਦਾ answer ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ, ਤੇ ਹੁਣ ਸਾਨੂੰ student answer ਕਰਨ comment box ਵਿੱਚ, ਸੌ ਕਿਉਂ ਮੰਦਾ ਆਖੀਐ ਬਾਣੀ ਵਿੱਚ ਇਸਤਰੀ ਤੋਂ ਬਿਨਾਂ ਕਿਸਦੀ ਹੋਂਦ ਸਵਿਕਾਰ ਕੀਤੀ ਗਈ ਹੈ। ਤੇ ਇਹ ਮੈਂ ਤੁਹਾਨੂੰ ਹੁਣੇ ਥੋੜ੍ਹੀ ਦੇਰ ਪਹਿਲਾਂ ਵੀ ਦੱਸਿਆ ਵੀ ਇਸਤਰੀ ਤੋਂ ਬਿਨਾਂ ਕਿਸਦੀ ਹੋਂਦ ਸਵਿਕਾਰ ਕੀਤੀ ਗਈ ਹੈ ਤੇ ਸਾਨੂੰ ਫਟਾਫਟ comment box ਵਿੱਚ ਦੱਸੋ ਠੀਕ ਹੈ ਤੇ ਹੁਣ ਅਸੀਂ next question ਵਿੱਚ ਵੱਧਦੇ ਹਾਂ second question ਦਾ answer ਦੇ ਦਓ i hope ਕਿ ਸਾਰਿਆਂ ਦੀ screen ਵੀ clear ਆ ਰਹੀ ਅਸੀਂ ਵੀ ਵੱਡਾ ਰੱਖਿਆ। Quality made also made three sixty ਇਸਤਰੀ ਅਸਮੀਤ ਜੀ ਦਾ answer ਬਿਲਕੁਲ ਠੀਕ ਹੈ ਇਸਤਰੀ ਤੋਂ ਬਿਨਾਂ ਕੇਵਲ ਪ੍ਰਮਾਤਮਾ ਦੀ ਜਾਂ ਰੱਬ ਦੀ ਜਿਹੜੀ ਹੋਂਦ ਹੈ ਉਹ ਸਵਿਕਾਰ ਕੀਤੀ ਗਈ ਹੈ। ਸੌ ਕਿਉਂ ਮੰਦਾ ਆਖੀਐ ਬਾਣੀ ਅਨੁਸਾਰ ਕਿਸਦੀ ਸਿਫ਼ਤ ਕਰਨ ਨਾਲ ਸੱਚੇ ਦਰਬਾਰ ਵਿੱਚ ਕਦਰ ਪੈਂਦੀ ਹੈ ਤੇ ਇਸਦਾ answer ਵੀ ਦੇ ਦਓ ਸਾਨੂੰ, ਤੇ ਇਸਦਾ answer ਵੀ ਹੈ ਪ੍ਰਮਾਤਮਾ ਦੀ ਤੇ ਅਗਲਾ ਹੈ, ਸੌ ਕਿਉਂ ਮੰਦਾ ਆਖੀਐ ਬਾਣੀ ਵਿੱਚ ਕਿਸਨੂੰ ਮੰਦਾ ਕਹਿਣ ਤੋਂ ਵਰਜਿਆ ਹੈ ਤੇ ਇਸਦਾ answer ਵੀ ਦੇ ਦਓ ਫਟਾਫਟ, ਤੇ ਇਸਦਾ answer ਹੈ ਇਸਤਰੀ ਨੂੰ, ਜਿਹਨਾਂ ਨੂੰ question ਦੇ answer ਨਹੀਂ ਆਉਂਦੇ ਤੇ ਉਹ ਧਿਆਨ ਨਾਲ ਸੁਣ ਲੈਣ ਤੇ answer ਵੀ ਅਸੀਂ ਨਾਲ ਦੀ ਨਾਲ ਹੀ ਦਿੰਦੇ ਰਵਾਂਗੇ। ਅਗਲਾ ਹੈ ਸੌ ਕਿਉਂ ਮੰਦਾ ਆਖੀਐ ਬਾਣੀ ਵਿੱਚ ਮਨੁੱਖ ਦਾ ਮੰਗਣੀ ਅਤੇ ਵਿਆਹ ਕਿਸ ਨਾਲ ਹੁੰਦਾ ਹੈ, ਤੇ ਇਸ ਵਿੱਚ ਵੀ ਅਸੀਂ ਲਿਖਣਾ ਹੈ ਇਸਤਰੀ ਤੇ ਸੌ ਕਿਉਂ ਮੰਦਾ ਆਖੀਐ ਬਾਣੀ ਅਨੁਸਾਰ ਭੰਡੇ ਬਾਹਰ ਕੌਣ ਹੈ, ਭੰ ਭੰਡ ਦਾ ਅਰਥ ਹੁੰਦਾ ਹੈ ਇਸਤਰੀ word meaning ਵਾਲੇ question ਵੀ ਆ ਸਕਦੇ ਨੇ ਉਹ ਵੀ ਅਸੀਂ ਕਰਾਂਗੇ, ਤੇ ਭੰਡੇ ਬਾਹਰ ਕੌਣ ਹੈ ਤੇ ਇਸਤਰੀ ਦੀ ਹੋਂਦ ਤੋਂ ਬਿਨਾਂ ਕਿਸਦੀ ਹੋਂਦ ਸਵਿਕਾਰ ਕੀਤੀ ਗਈ ਹੈ ਤੇ ਇਸਦਾ answer ਵੀ ਸਾਨੂੰ comment box ਵਿੱਚ ਦੇ ਦਓ।

ਤੇ ਕਿਸਦੀ ਮਹਾਨਤਾ ਦਾ ਜ਼ਿਕਰ ਹੈ ਤੇ ਇਸ ਵਿੱਚ ਬੱਚੇ confuse ਹੁੰਦੇ ਨੇ seventh question ਵਿੱਚ ਤੇ ਸੌ ਕਿਉਂ ਮੰਦਾ ਆਖੀਐ ਬਾਣੀ ਵਿੱਚ ਇਸਤਰੀ ਦੀ ਮਹਾਨਤਾ ਦਾ ਜ਼ਿਕਰ ਹੈ, ਦੇਖਦੇ ਹਾਂ ਅਗਲਾ question ਅਗਲਾ question ਵੀ ਬਹੁਤ simple ਹੈ, ਸੌ ਕਿਉੁਂ ਮੰਦਾ ਆਖੀਐ ਬਾਣੀ ਅਨੁਸਾਰ ਰਾਜੇ ਜਾਂ ਵੱਡੇ ਲੋਕ ਕਿਸਦੀ ਕੁੱਖ ਚੋਂ ਪੈਦਾ ਹੁੰਦੇ ਹਨ ਇਸਦਾ ਹੈ ਇਸਤਰੀ ਦੀ ਤੇ ਸਾਨੂੰ ਜਿਹੜਾ ਅਗਲਾ question ਹੈ ਉਸਦਾ answer ਦੇ ਦਓ,

ਤੇ ਅਸੀਂ ਤੇ ਜੀ ਇਸਦਾ answer answer ਇਸ ਤਰ੍ਹਾਂ ਹੀ ਹੋਏਗਾ ਜਿਤੁ ਜਿਤੁ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤੁ ਸੱਚੇ ਦਰਬਾਰ। ਤੇ question ਹੈ ਅਹ ਸੌ ਕਿਉਂ ਮੰਦਾ ਆਖੀਐ ਬਾਣੀ ਅਨੁਸਾਰ ਪ੍ਰਮਾਤਮਾ ਦੇ ਸੱਚੇ ਦਰਬਾਰ ਵਿੱਚ ਕੌਣ ਉੱਜਲੇ ਮੁੱਖ ਵਾਲੇ ਹੁੰਦੇ ਹਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ।

ਮੰਗਣੀ ਜਾਂ ਕੁੜਮਾਈ ਭੰਡ ਦਾ ਕੀ ਅਰਥ ਹੈ ਭੰਡ ਦਾ ਅਰਥ ਹੈ ਔਰਤ ਜਾਂ ਇਸਤਰੀ, ਨਿਮੀਏ ਦਾ ਕੀ ਅਰਥ ਹੈ ਸਾਨੂੰ ਨਿਮੀਏ ਦਾ ਜਿਹੜਾ ਅਰਥ ਹੈ ਉਹ ਲਿਖ ਕੇ ਦੱਸੋ comment box ਵਿੱਚ। ਜੀ ਦਾ answer ਬਿਲਕੁਲ ਠੀਕ ਹੈ without ਦਾ answer ਵੀ ਬਿਲਕੁਲ ਠੀਕ ਹੈ all right ਗੁਰਕਿਰਤ ਕੌਰ ਜੀ ਦਾ ਵੀ answer ਹੈ ਉਹ ਬਿਲਕੁਲ ਠੀਕ ਹੈ ਹਾਂਂਜੀ ਨਿਮੀਏ ਦਾ ਕੀ ਅਰਥ ਅਸੀਂ ਉਸਦਾ answer ਦੀ wait ਕਰ ਰਹੇ ਹਾਂ। ਸਾਨੂੰ ਫਟਾਫਟ comment box ਵਿੱਚ ਲਿਖੋ ਕਿ ਨਿਮੀਏ ਦਾ ਕੀ ਅਰਥ ਹੈ ਜਿਹੜੇ ਤੁਹਾਡੇ ਸਾਹਿਤਮਾਲਾ book ਵਿੱਚ word meanings ਦਿੱਤੇ ਹੋਏ ਨੇ ਉਹਨਾਂ word meanings ਵਿੱਚੋਂ word meanings ਪੁਛੇ ਜਾ ਸਕਦੇ, ਤੇ ਨਿਮੀਏ ਦਾ ਕੀ ਅਰਥ ਹੁੰਦਾ ਹੈ ਨਿਮੀਏ ਦਾ ਅਰਥ ਹੁੰਦਾ ਹੈ ਪ੍ਰਾਣੀ ਦਾ ਸਰੀਰ ਬਣਨਾ ਜੇ ਚੱਲੇ ਰਾਹ ਦਾ ਕੀ ਅਰਥ ਹੈ, ਨਿਮੀਏ ਦਾ ਅਰਥ ਹੈ ਪ੍ਰਾਣੀ ਦਾ ਸਰੀਰ ਬਣਨਾ। ਹਾਂਜੀ ਅਗਲਾ question ਹੈ ਚੱਲੇ ਰਾਹ ਦਾ ਕੀ ਅਰਥ ਹੈ? ਤੇ ਚੱਲੇ ਰਾਹ ਚੱਲੇ ਰਾਹ ਦਾ ਅਰਥ ਹੁੰਦਾ ਹੈ ਸੰਤਾਨ ਦੀ ਉਤਪਤੀ ਦਾ ਰਸਤਾ ਨਿਮੀਏ ਦਾ ਅਰਥ ਹੈ ਪ੍ਰਾਣੀ ਦਾ ਸਰੀਰ ਬਣਨਾ, ਚੱਲੇ ਰਾਹ, ਚੱਲੇ ਰਾਹ ਦਾ ਅਰਥ ਹੈ ਸੰਤਾਨ ਦੀ ਉਤਪਤੀ ਦਾ ਰਸਤਾ, ਬੰਧਾਨ ਦਾ ਕੀ ਅਰਥ ਹੈ? ਲਿਖਿਆ ਹੋਇਆ ਨਾ ਸਾਡੀ ਰਚਨਾ ਵਿੱਚ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ, ਬੰਧਾਨ ਦਾ ਕੀ ਅਰਥ ਹੈ ਬੰਧਾਨ ਦਾ ਅਰਥ ਹੈ ਰਿਸ਼ਤੇਦਾਰੀ, ਵੀ ਇਸਤਰੀ ਦੇ ਕਾਰਨ ਹੀ ਮਨੁੱਖ ਦੀ ਰਿਸ਼ਤੇਦਾਰੀ ਹੈ ਉਹ ਪੈਂਦੀ ਹੈ। ਤੇ ਰਾਜਾਨ ਦਾ ਕੀ ਅਰਥ ਹੈ ਕਰੇਜੀ ਗੇਮਰ ਜੀ ਕਹਿ ਰਹੇ ਨੇ clear ਨੀ ਦਿਖ ਰਿਹਾ clear ਦਿਖ ਰਿਹਾ photo ਨੂੰ ਨਾ ਦੇਖੋ ਕਿ photo ਤਾਂ clear ਆਏਗੀ ਨੀ, ਉਹਦਾ size small ਕੀਤਾ ਹੋਇਆ ਕਿ screen ਤੇ question clear ਦਿਸ ਰਿਹਾ ਕਿ ਅਹ ਦਿਸ ਰਿਹਾ ਕਿ ਨਹੀਂ ਸਾਨੂੰ ਇਹ ਵੀ ਦੱਸੋ comment box ਵਿੱਚ। ਤੇ ਰਾਜਾਨ ਦਾ ਅਰਥ ਵੀ ਦੱਸ ਦਓ ਫਟਾਫਟ ਬੰਸਲ ਬੂਸਟਰ ਬੰਸਲ ਬੂਸਟਰ ਕਹਿ ਰਹੇ ਨੇ ਨਾਂ ਸਰ ਮੇਰਾਂ ਨਾਂ all right ਬੰਸਲ ਬੂਸਟਰ ਰਾਜਾਨ ਦਾ ਕੀ ਅਰਥ ਹੈ? ਰਾਜਾਨ ਦਾ ਅਰਥ ਹੈ ਰਾਜੇ ਭਾਵ ਵੱਡੇ ਲੋਕ ਤੇ ਬਾਝ ਦਾ ਕੀ ਅਰਥ ਹੈ ਹਾਂਜੀ ਕੱਲ੍ਹ grammar ਦੀ class nine o'clock in the morning ਹੋਏਗੀ। ਰਾਜਾਨ ਦਾ ਭਾਵ ਹੈ ਰਾ ਰਾਜੇ ਅਰਥਾਤ ਵੱਡੇ ਲੋਕ ਬਾਝ ਦਾ ਕੀ ਅਰਥ ਬਾਝ ਦਾ ਅਰ ਸਭ ਤੋਂ ਪਹਿਲਾਂ ਹਜ਼ਰਤ ਜੀ ਨੇ ਲਿਖਿਆ ਬਾਝ ਦਾ ਅਰਥ ਹੈ ਬਿਨਾਂ। ਅਗਲਾ ਹੈ ਸੌ ਕਿਉਂ ਮੰਦਾ ਆਖੀਐ ਸ਼ਬਦ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਵਿੱਚੋਂ ਲਿਆ ਗਿਆ ਹੈ, ਤੇ ਫਟਾਫਟ ਦੱਸ ਦਿਓ ਇਸਦਾ answer ਕਿਹੜੀ ਬਾਣੀ ਵਿੱਚੋਂ ਲਿਆ ਗਿਆ ਹੈ। Important essay ਵੀ ਦੱਸ ਦਵਾਂਗੇ ਜੀ don't worry ਹਾਂਜੀ long question ਦੇ answer ਖੁੱਦ ਆਪ ਬਣਾ ਸਕਦੇ ਹੋ ਮੇਨੀ ਜੀ ਪਰ ਤੁਹਾਡਾ ਜਿਹੜਾ basic idea ਤੇ theme ਹੈ ਨਾ ਉਹ same ਹੋਣਾ ਚਾਹੀਦਾ। ਤੇ ਇਸਦਾ answer ਹੈ ਹਾਂਜੀ ਇਹ one mark ਵਾਲੇ questions ਨੇ ਇਹ ਆ ਸਕਦੇ ਨੇ, ਹਜ਼ਰਤ ਸਿੰਘ ਜੀ ਨੇ ਉੱਤਰ ਦਿੱਤਾ ਹੈ ਆਸਾ ਦੀ ਵਾਰ, ਅਸਮੀਤ ਜੀ ਦਾ ਵੀ ਇਹ ਉੱਤਰ ਹੈ ਆਸਾ ਦੀ ਵਾਰ ਹੈ ਬਿਲਕੁਲ ਸਹੀ ਉੱਤਰ ਹੈ ਇਸਦਾ answer ਹੈ ਆਸਾ ਦੀ ਵਾਰ।

ਤੇ ਨਾ ਇਹ ਪ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਸਦੀ ਰਚਨਾ ਹੈ ਇਹ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਤੇ ਕਿੱਥੋਂ ਲਈ ਗਈ ਹੈ ਰਚਨਾ, ਇਹ ਸਲੋਕ ਵਾਰਾਂ ਤੋਂ ਵਧੀਕ ਵਿੱਚੋਂ ਲਈ ਗਈ ਹੈ ਤੇ ਇਸ ਸਲੋਕ ਵਿੱਚ ਕੀ ਕਹਿੰਦੇ ਨੇ, ਤੇ ਇਹ ਸਲੋਕ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਅਹ ਪ੍ਰਮਾਤਮਾ ਪਾਸੋਂ ਸੰਸਾਰੀ ਜੀਵਨ ਵਾਸਤੇ ਬਖਸ਼ਿਸ਼ ਦੀ ਮੰਗ ਕਰਦੇ ਹਨ ਤੇ ਇਸ ਵਿੱਚ ਸਾਨੂੰ ਕਿਹਾ ਗਿਆ ਹੈ ਕਿ ਜੀਵ ਜਾਂ ਮਨੁੱਖ ਸੰਸਾਰ ਵਿੱਚ ਅਨੇਕਾਂ ਪਾਪ ਕਰਦਾ ਹੈ, ਉਸਦੀ ਭੁੱਲਾਂ ਬੇਸੁਮਾਰ ਹਨ,

ਤੇ ਅੋਗੁਣਾਂ ਬਖ਼ਸਣ ਦੀ ਬਖ਼ਸਾਉਣ ਦੀ ਮੰਗ ਕੀਤੀ ਗਈ ਹੈ ਅਤੇ ਨਾਮ ਸਿਮਰਨ ਵਿੱਚ ਵੀ ਜ਼ੋਰ ਦਿੱਤਾ ਗਿਆ ਹੈ ਤੇ ਇਹੀ ਹੋ ਗਿਆ ਇਸਦਾ ਕੇਂਦਰੀ ਭਾਵ, ਇਹੀ ਹੋ ਗਿਆ ਇਸਦਾ ਵਿਸ਼ਾ ਤੇ ਇਹੀ ਹੋ ਗਿਆ ਇਸ ਤੇ ਇਹੀ ਹੋ ਗਿਆ ਵੀ ਸਾਡੀ ਕੀ ਅਰਦਾਸ ਹੈ ਤੇ ਇਸ ਵਿੱਚ ਸਾਡੀ ਇਹ ਅਰਦਾਸ ਹੈ ਕਿ ਸਾਡੇ ਕੀਤੇ ਕਰਮਾਂ ਰਾਹੀਂ ਸਾਡੀ ਬਖ਼ਸ਼ਿਸ਼ ਦੀ ਵਾਰੀ ਨੀ ਆ ਸਕਦੀ, ਇਸ ਲਈ ਹੇ ਪ੍ਰਭੂ ਸਾਡੀਆਂ ਭੁੱਲਾਂ ਤੇ ਅੋਗੁਣਾਂ ਨੂੰ ਬਖ਼ਸ਼ ਕੇ ਸਾਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਦੀ ਕਿਰਪਾ ਕਰੋ ਤੇ ਇਹੀ ਇਸ ਵਿੱਚ ਕਿਹਾ ਗਿਆ ਤੇ ਇਹੀ ਇਸਦੀ summary ਹੋਵੇਗੀ, ਤੇ ਸਭ ਤੋਂ ਪਹਿਲਾ ਪ੍ਰਸ਼ਨ ਹੈ ਕਰ ਅਹ ਕਿਰਪਾ ਕਰਕੇ ਬਖ਼ਸ਼ ਲਓ ਕਿਸਦੀ ਰਚਨਾ ਹੈ ਇਸਦਾ answer ਹੈ ਇਸਦਾ ਉੱਤਰ ਹੈ, ਸ੍ਰੀ ਗੁਰੂ ਅਮਰਦਾਸ ਜੀ ਦੀ second question ਦਾ answer ਦੇ ਦਓ ਹਾਂਜੀ ਗੇਮਿੰਗ ਜੀ ਅਸੀਂ ਇਸ ਤਰ੍ਹਾਂ content ਬਣਾਇਆ ਕਿ ਜੇ ਤੁਸੀਂ ਇਹ revision ਪੂਰੀ ਕਰ ਲੈਂਦੇ ਹੋ literature ਅਤੇ grammar ਦੀ ਤੇ I think that would be sufficient most of the see how much we can cover but we have ਹਾਂਜੀ question number two ਆ ਰਿਹਾ screen ਤੇ ਕਿਰਪਾ ਕਰਕੇ ਬਖ਼ਸ਼ ਲਓ ਬਾਣੀ ਵਿੱਚ ਗੁਰੂ ਜੀ ਪ੍ਰਮਾਤਮਾ ਅੱਗੇ ਕੀ ਕਰਦੇ ਹਨ।

ਹਾਂਜੀ ਤੇ ਕੀ ਕਰਦੇ ਹਨ ਅਰਦਾਸ ਕਰਦੇ ਆ ਗੁਰ ਤੁੱਠੇ ਦਾ ਕੀ ਅਰਥ ਹੈ ਗੁਰ ਤੁੱਠੇ ਦਾ ਕੀ ਅਰ ਅਰਥ ਹੈ ਸਾਨੂੰ ਫਟਾਫਟ comment box ਵਿੱਚ ਦੱਸੋ। ਅਸੀਂ ਕਰ ਰਹੇ ਹਾਂ ਜੀ class tenth ਦੀ CBSE ਦੀ ਹਾਂਜੀ ਗੁਰ ਤੁੱਠੇ ਦਾ ਕੀ ਅਰਥ ਹੈ, ਗੁਰ ਤੁੱਠੇ ਦਾ ਅਰਥ ਹੈ ਕਿਰਪਾ ਕਰਕੇ ਕਿਰਪਾਲੂ ਹੋ ਕੇ ਪ੍ਰਸੰਨ ਹੋ ਕੇ। ਜਦੋਂ ਗੁਰੂ ਸਾਡੇ ਤੇ ਕਿਰਪਾਲੂ ਹੁੰਦਾ ਤੇ ਉਦੋਂ ਕਿਹਾ, ਉਦੋਂ ਕਿਹਾ ਜਾਂਦਾ ਹੈ, ਸਾਡੀ NCERT book ਵਿੱਚ ਕੀ ਲਿਖਿਆ ਸਾਡੀ NCERT ਵਿੱਚ ਲਿਖਿਆ ਹੈ ਗੁਰ ਤੁੱਠੇ ਦਾ ਅਰਥ ਹੈ ਕਿਰਪਾਲੂ ਹੋ ਕੇ ਤੇ ਅਸੀਂ ਕਿਰਪਾ ਕਰਕੇ ਵੀ ਲਿਖ ਸਕਦੇ ਹਾਂ। ਤੀਜਾ ਮਹਲਾ ਤੋਂ ਕੀ ਭਾਵ ਹੈ ਤੀਜਾ ਮਹਲਾ ਤੋਂ ਕੀ ਭਾਵ ਹੈ? ਇਹ ਅਸੀਂ ਕਰ ਰਹੇ ਹਾਂ ਜੀ second chapter ਕਰ ਰਹੇ ਹਾਂ fifteen chapters ਨੇ, ਸਾਡਾ second chapter ਚੱਲ ਰਿਹਾ ਕਾਵਿ ਰਚਨਾਵਾਂ ਹਾਂਜੀ question ਹੈ ਤੀਜਾ ਮਹਲਾ ਤੋਂ ਕੀ ਭਾਵ ਹੈ ਹਾਂਜੀ ਤੀਜੀ ਪਾਤਿਸ਼ਾਹੀ ਜਾਂ ਤੀਜਾ ਗੁਰੂ ਵੀ ਲਿਖ ਸਕਦੇ ਹੋ ਅਹ which book we are using, we are using the NCERT ਸਾਹਿਤਮਾਲਾ which is prescribed by the ਅਹ CBSE and this book is published by And PSEBPSEB publish this book ਸੋ this book we are following alright ਤੇ ਤੀਜਾ ਮਹਲਾ ਤੋਂ ਭਾਵ ਤੀਜਾ ਗੁਰੂ ਅਗਲਾ question ਦੇਖਦੇ ਹਾਂ। ਖਤੇ ਦਾ ਕੀ ਅਰਥ ਹੈ ਖਤੇ ਦਾ ਅਰਥ ਹੈ ਭੁੱਲਾਂ ਜਾ ਪਾਪ ਤੇ ਕਿਲਬਿਖ ਦਾ ਕੀ ਅਰਥ ਹੈ, ਕਿਲਬਿਖ ਦਾ ਵੀ ਅਰਥ ਹੈ ਪਾਪ ਤੇ ਸੰਸਾਰ ਵਿੱਚ ਕਿਹਨਾਂ ਦੀ ਜੈ ਜੈਕਾਰ ਹੁੰਦੀ ਹੈ? ਜੋ ਗੁਰੂ ਜੀ ਦਾ ਮਤਲਬ ਪ੍ਰਭੂ ਦਾ ਨਾਮ ਸਿਮਰਨ ਕਰਦੇ ਹਨ ਤੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਬਖ਼ਸ਼ਹਾਰ ਕੌਣ ਹੈ ਪ੍ਰਮਾਤਮਾ ਤੇ ਗੁਰੂ ਮਨੁੱਖ ਨੂੰ ਕਿਸ ਨਾਲ ਮਿਲਾਉਂਦਾ ਹੈ ਪ੍ਰਮਾਤਮਾ ਨਾਲ।

ਖੱਤੇ ਦਾ ਅਰਥ ਹੁੰਦਾ ਹੈ ਪਾਪ ਤੇ ਕਿੰਨੇ ਪਾਪ ਹਨ ਉਹ ਸਾਨੂੰ ਫਟਾਫਟ ਦੱਸੋ। ਅਣਗਿਣਤ ਹਾਂਜੀ ਅਨੇਕਾਂ ਲਿਖ ਸਕਦੇ ਹੋ, ਅਨੇਕਾਂ ਅਣਗਿਣਤ ਬਿਲਕੁਲ ਠੀਕ ਹੈ ਕਿਉਂਕਿ ਲਿਖਿਆ ਹੋਇਆ ਅਸੀਂ ਖੱਤੇ ਬਹੁਤ ਕਮਾਵਦੇ ਹਾਂ ਬਹੁਤ ਲਿਖ ਦੇਵੋਗੇ ਤਾਂ ਵੀ ਠੀਕ ਹੈ, ਹਾਂਜੀ ਪ੍ਰਿਆ ਜੀ ਤੁਸੀਂ ਬਹੁਤ ਵੀ ਲਿਖ ਸਕਦੇ ਹੋ ਬਿਲਕੁਲ correct ਹੋਏਗਾ। ਤੇ ਕੌਣ ਬੇ ਕੌਣ ਬੇਸੁਮਾਰ ਭੁੱਲਾਂ ਕਰਦਾ, ਇਸ ਵਿੱਚ ਅਸੀਂ ਲਿਖ ਸਕਦੇ ਹਾਂ ਜੀਵ ਜਾਂ ਮਨੁੱਖ, ਕੌਣ ਬੇ ਬੇਸੁਮਾਰ ਭੁੱਲਾਂ ਕਰਦਾ ਜੀਵ ਜਾਂ ਮਨੁੱਖ ਤੇ ਗੁਰੂ ਜਦੋਂ ਜਦੋਂ ਗੁਰੂ ਪ੍ਰਸੰਨ ਹੁੰਦਾ ਹੈ ਤਾਂ ਜੀਵ ਦੇ ਵਿਕਾਰ ਕੱਟ ਕੇ ਉਸਨੂੰ ਕਿਹੜੀ ਦਾਤ ਦਿੰਦਾ ਹੈ। ਹਾਂਜੀ ਜਦੋਂ ਗੁਰੂ ਪ੍ਰਸੰਨ ਹੁੰਦਾ ਹੈ ਤਾਂ ਜੀਵ ਦੇ ਵਿਕਾਰ ਕੱਟ ਕੇ ਉਸਨੂੰ ਕਿਹੜੀ ਦਾਤ ਦਿੰਦਾ ਹੈ। ਤੇ ਫਟਾਫਟ ਸਾਨੂੰ ਇਸਦਾ answer ਦੇ ਦਓ। ਹਾਂਜੀ ਕਿਹੜੀ ਦਾਤ ਦਿੰਦਾ ਹੈ? Book name is ਸਾਹਿਤਮਾਲਾ।

ਅਗਲਾ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੇ four mark question ਇਸ ਵਿੱਚ ਬਣਦਾ। That is also correct ਕੈਲਾਸ ਤੇ ਪ੍ਰਿਆ ਜੀ ਦਾ ਵੀ answer that is also correct ਹਾਂਜੀ। Actually which is published by PSEB ਇਹ ਜਿਹੜੀ book ਹੈ ਨਾ ਸਾਹਿਤਮਾਲਾ that is published by PSEB ਹਾਂਜੀ ਤੇ ਅਸੀਂ ਕਰ ਰਹੇ ਸੀਗੇ, ਕੇਂਦਰੀ ਭਾਵ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਦਾ, ਤੇ ਇਸਦਾ ਜਿਹੜਾ four mark question ਹੈ ਨਾ almost ਦਾ answer ਹੈ ਉਹ same ਹੀ ਰਹੇ। No ਅਨਮੋਲ ਜੀ ਤੁਹਾਨੂੰ detail ਵਿੱਚ ਵੀ ਪੜ੍ਹਨਾ ਪਏਗਾ only summary ਨਾਲ ਕੰਮ ਨਹੀਂ ਚੱਲੇਗਾ question answer alright ਤੇ ਤੇ ਠੀਕ ਹੈ ਜੀ ਤੇ ਹੁਣ ਅਸੀਂ ਕਰ ਰਹੇ ਹਾਂ ਇਸਦਾ ਕੇਂਦਰੀ ਭਾਵ। ਕਿ ਇਸ ਵਿੱਚ ਸਾਨੂੰ ਕੀ ਹੁਣ ਅਸੀਂ ਜਿਹੜਾ ਕਰ ਰਹੇ ਹਾਂ ਕਿ four mark question ਕੇਂਦਰੀ ਭਾਵ, ਵਿਸ਼ਾ ਤੇ ਗੁਰੂ ਅਰਜਨ ਦੇਵ ਜੀ ਨੇ ਪ੍ਰਮਾਤਮਾ ਨਾਲ ਕਿਹੜੇ ਰਿਸਤੇ ਸਥਾਪਿਤ ਕਰਕੇ ਸਤਿਕਾਰ ਪ੍ਰਗਟ ਕੀਤਾ ਹੈ, ਤੇ ਜਾਂ ਫਿਰ ਇਹ ਠੀਕ ਅਤੇ ਇਹ ਵਾਲੇ question ਅਸੀਂ ਕਰ ਰਹੇ ਹਾਂ ਤੇ ਇਹੀ ਇਸਦੀ summary ਹੋ ਗਈ, ਇਹ ਕੇਂਦਰੀ ਭਾਵ ਹੋ ਗਿਆ ਇਹੀ ਵਿਸ਼ਾ ਹੋ ਗਿਆ ਤੇ ਇਸ ਵਿੱਚ ਅਸੀਂ ਕੀ ਲਿਖ ਸਕਦੇ ਹਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ, ਇਸ ਵਿੱਚ ਗੁਰੂ ਜੀ ਤੇ ਫਿਰ ਗੁਰੂ ਜੀ ਇਹ ਕਹਿੰਦੇ ਨੇ ਕਿ ਗੁਰੂ ਜੀ ਅਨੁਸਾਰ ਪ੍ਰਭੂ ਹੀ ਮਨੁੱਖ ਦਾ ਮਾਤਾ, ਪਿਤਾ, ਰਿਸ਼ਤੇਦਾਰ ਅਤੇ ਭਰਾ ਹੈ ਸਾਰੇ ਹੀ ਪ੍ਰਭੂ ਦੇ ਹੀ ਪੈਂਦਾ ਕੀਤੇ ਹੋਏ ਹਨ ਇਹ ਸੰਸਾਰ ਵਿੱਚ ਜੋ ਕੁਛ ਵੀ ਵਾਪਰਦਾ ਹੈ, ਉਹ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ, ਪ੍ਰਮਾਤਮਾ ਦਾ ਨਾਂ ਧਿਆਉਣ ਨਾਲ ਮਹਾਂਸੁੱਖ ਪ੍ਰਾਪਤ ਹੁੰਦਾ ਹੈ ਅਤੇ ਵਿਕਾਰਾਂ ਨਾਲ ਹੋ ਰਿਹਾ ਔਖਾ ਘੋਲ ਜਿੱਤਿਆ ਜਾਂਦਾ ਹੈੈ ਤੇ ਇਹੀ ਇਸ

ਇਹ four mark ਵਿੱਚ ਆਏਗਾ ਅਸੀਂ fifty sixty four marks ਵਿੱਚ ਇਸ ਤਰ੍ਹਾਂ ਦਾ question ਆਉਂਦਾ ਹੈ ਤੇ ਇਸਨੂੰ ਤੁਸੀਂ fifty ਜਾਂ sixty word ਦੇ ਵਿੱਚ ਲਿਖਣਾ ਹੈ। ਬੰਸਲ ਬੂਸਟਰ ਜਿਹੜੀ ਤੁਸੀਂ book ਕਹਿ ਰਹੇ ਹੋ that is a reference book but the basic book ਜਿਵੇਂ ਕਿ ਇੱਕ ਹੁੰਦੀ ਹੈ reference book ਹੁੰਦੀ ਹੈ ਇੱਕ basic book ਹੁੰਦੀ ਹੈ ਤੇ ਜਿਹੜੀ ਤੁਸੀਂ book ਲਿਖ ਰਹੇ ਹੋ that is a good book ਪਰ that is a reference book but we are doing this, we are doing Questions from the basic book, we are not doing any book of the private publishers, alright

ਤੇ ਇਸਦਾ answer ਅਸੀਂ ਲਿਖ ਸਕਦੇ ਹਾਂ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਬਾਣੀ ਅਨੁਸਾਰ ਇਹ ਸੰਸਾਰ ਪਰਮਾਤਮਾ ਦਾ ਰਚਿਆ ਹੋਇਆ ਹੈ ਅਤੇ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਚੱਲਦਾ ਹੈ, ਜਿਸ ਕੰਮ ਵਿੱਚ ਪ੍ਰਭੂ ਜਿਸ ਕੰਮ ਵਿੱਚ ਪਰਮਾਤਮਾ ਦੀ ਰਜ਼ਾ ਹੈ ਉਸ ਕੰਮ ਵਿੱਚ ਪਰਮਾਤਮਾ ਨੇ ਸਾਰਿਆਂ ਨੂੰ ਲਾਇਆ ਹੋਇਆ ਹੈ, ਇਹ ਸੰਸਾਰ ਵਿੱਚ ਸਭ ਕੁਛ ਪ੍ਰਮਾਤਮਾ ਦਾ ਕੀਤਾ ਹੋਇਆ ਹੈ ਸਾਡੇ ਮਨੁੱਖਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ। ਤੇ ਜੇ four mark ਵਿਚ question ਆਏ ਤੇ ਇਸ ਤਰ੍ਹਾਂ ਤੁਸੀਂ detail ਵਿੱਚ answer ਲਿਖਣਾ ਹੈ ਤੇ ਜੇ one mark ਵਿੱਚ ਆ ਜਾਏ ਕਿ ਇਹ ਸੰਸਾਰ ਕਿਸਨੇ ਬਣਾਇਆ, ਪ੍ਰਮਾਤਮਾ ਨੇ ਬਣਾਇਆ ਹੈ ਤੇ ਕਿਸ ਤਰ੍ਹਾਂ ਚੱਲਦਾ ਹੈ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਚੱਲਦਾ ਹੈ। ਅਗਲਾ question ਅਸੀਂ ਵੇਖਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਅਨੁਸਾਰ ਪ੍ਰਮਾਤਮਾ ਦੇ ਨਾਮ ਸਿਮਰਨ ਨਾਲ ਕੀ ਲਾਭ ਹੁੰਦਾ ਹੈ। ਤੇ ਇਸਦਾ answer ਅਸੀਂ ਲਿਖ ਸਕਦੇ ਹਾਂ ਤੇ ਇਹ sample ਪੇਪਰ ਵਾਲਾ question ਹੈ ਇਸ ਸਾਲ ਦੇ sample ਪੇਪਰ ਵਿੱਚ ਆਇਆ ਸੀਗਾ ਤੇ ਉੱਥੋਂ ਇਹ ਵਾਲਾ question ਹੈ ਉਹ ਲਿਆ ਗਿਆ ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਅਨੁਸਾਰ

ਤੇ ਨਾਮ ਸਿਮਰਨ ਨਾਲ ਕੀ ਕੀ ਹੁੰਦਾ ਹੈ ਚਾਰ point ਲਿਖਣੇ ਨੇ ਜੇ note ਕਰਨੇ ਆ note ਕਰ ਲਓ sample ਪੇਪਰ ਵਾਲਾ important question ਪਹਿਲਾ point ਤੁਸੀਂ ਲਿਖਣਾ ਕਿ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ, ਮਨ ਠੰਢਾ ਠਾਰ ਹੋ ਜਾਂਦਾ ਹੈ, ਆਤਮਿਕ ਉਤਸ਼ਾਹ ਦੀ ਹਾਲਤ ਪ੍ਰਬਲ ਹੋ ਜਾਂਦੀ ਹੈ ਤੇ ਵਿਕਾਰਾਂ ਨਾਲ ਹੋ ਰਿਹਾ ਔਖਾ ਘੋਲ ਜਿੱਤਿਆ ਜਾਂਦਾ ਤੇ ਨਾਮ ਸਿਮਰਨ ਨਾਲ ਕੀ ਲਾਭ ਹੁੰਦਾ ਹੈ ਇਹ ਚਾਰ ਲਾਭ ਤੁਸੀਂ ਚਾ ਚਾਰ number ਵਾਲੇ question ਵਿੱਚ ਲਿਖਣੇ, ਤੇ ਦੁਬਾਰਾ repeat ਕਰ ਰਿਹਾਂ ਕਿਉਂਕਿ important question ਹੈ। ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ, ਮਨ ਠੰਢਾ ਠਾਰ ਹੋ ਜਾਂਦਾ ਹੈ, ਆਤਮਿਕ ਉਤਸ਼ਾਹ ਦੀ ਹਾਲਤ ਪ੍ਰਬ ਪ੍ਰਬਲ ਹੋ ਜਾਂਦੀ ਹੈ ਤੇ ਵਿਕਾਰਾਂ ਨਾਲ ਹੋ ਰਿਹਾ ਔਖਾ ਘੋਲ ਸ਼ੁਰੂ ਹੋ ਜਾਂਦਾ ਹੈ।

ਹਾਂਜੀ ਹੋ ਜਾਏਗਾ ਜੀ don't worry about that ਉਸਦਾ ਅਸੀਂ comment box ਵਿੱਚ ਵੀ reply ਕਰ ਚੁ ਚੁੱਕੇ ਸੀ ਤੇ don't worry ਤੇ ਕਿਸਦੀ ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤੇ ਇਸ ਤੋਂ ਬਾਅਦ ਬੰਧਪ ਦਾ ਕੀ ਅਰਥ ਹੈ, ਸਾਨੂੰ ਫਟਾਫਟ ਦੱਸ ਦਓ ਕਿ ਬੰਧਪ ਦਾ ਕੀ ਅਰਥ ਹੈ, ਤੂੰ ਮੇਰਾ ਬੰਧਪ ਤੂੰ ਮੇਰਾ ਭ੍ਰਾਤਾ, ਇਸ line ਵਿੱਚ ਜਿਹੜਾ word ਜੋ ਹੈ ਨਾ ਬੰਧਪ ਦਾ ਕੀ ਅਰਥ। ਜੀ ਅਸਮੀਤ ਜੀ ਦਾ answer ਬਿਲਕੁਲ correct ਹੈ ਬੰਧਪ ਦਾ ਅਰਥ ਹੈ ਰਿਸ਼ਤੇਦਾਰ। ਤੇ ਗੁਰੂ ਜੀ ਅਨੁਸਾਰ ਸੁੱਖ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ ਗੁਰੂ ਜੀ ਅਨੁਸਾਰ ਸੁੱਖ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ। ਜਿਵੇਂ ਇਸ line ਵਿੱਚ answer ਹੈ ਨਾਮ ਧਿਆਏ ਮਹਾਂ ਸੁੱਖ ਪਾਇਆ ਤੇ question ਹੈ ਕਿ ਕਿਸ ਤਰ੍ਹਾਂ ਹੁੰਦਾ ਹੈ ਨਾਮ ਸਿਮਰਨ ਨਾਲ, ਨਾਮ ਧਿਆਏ ਮਹਾਂ ਸੁੱਖ ਪਾਇਆ, ਹਰਿ ਗੁਣ ਗਾਏ ਮੇਰਾ ਮਨ ਸੀਤਲਾਇਆ ਅਗਲਾ question ਹੈ,

ਹਰਿ ਗੁਣ ਗਾਉਣ ਨਾਲ ਮਨ ਕੀ ਹੋ ਜਾਂਦਾ ਹੈ ਸੀਤਲ ਹੋ ਜਾਂਦਾ ਹੈ ਹਰਿ ਗੁਣ ਗਾਏ ਮੇਰਾ ਮਨ ਸੀਤਲਾਇਆ ਤੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਬਾ ਮਾਤਾ ਵਿੱਚ ਕਿਸ ਨੂੰ ਬੰਧਪ ਅਤੇ ਭ੍ਰਾਤਾ ਕਿਹਾ ਗਿਆ ਹੈ ਪ੍ਰਮਾਤਮਾ ਨੂੰ ਤੇ ਵਿਕਾਰਾਂ ਨਾਲ ਹੋ ਰਿਹਾ ਔਖਾ ਘੋਲ ਕਿਸ ਤਰ੍ਹਾਂ ਜਿੱਤਿਆ ਜਾਂਦਾ ਹੈ, ਤੇ ਫਟਾਫਟ ਸਾਨੂੰ ਇਸਦਾ answer ਦਿਓ ਵਿਕਾਰਾਂ ਦਾ ਔਖਾ ਘੋਲ ਕਿਸ ਤਰ੍ਹਾਂ ਜਿਤਿਆ ਜਾਂਦਾ ਹੈ? ਪ੍ਰਮਾਤਮਾ ਦੀ ਕਿਰਪਾ ਨਾਲ।